ਢਿੱਲੜ ਨਹੀਂ ਕਿ ਸਾਈਕਲ ਦੀ ਨਕਲੀ ਜਿਹੀ ਟੱਕਰ ਹੋ ਗਈ ਅਤੇ ਅੱਖਾਂ ਲੜ ਗਈਆਂ, ਪਰ ਆਪਣੇ ਪਿਆਰ ਨੂੰ ਵਿਸ਼ੇਸ਼ ਸੱਜਣ ਦੀ ਅਮਾਨਤ ਸਮਝ ਕੇ ਸੰਭਾਲ ਕੇ ਰੱਖਦੀ ਹੈ। ਨੌਕਰਾਂ ਨਾਲ ਵਿਆਹ ਤੀਆਂ ਵਿੱਚ ਇੱਕ ਮਸਲਾ ਇਹ ਹੁੰਦਾ ਹੈ ਕਿ ਮਾਪੇ ਧੀਆਂ ਨੂੰ ਨੌਕਰ ਕਿਉਂ ਦੇ ਦਿੰਦੇ ਹਨ। ਨੌਕਰਾਂ ਨੇ ਤਾਂ ਫੌਜ ਵਿੱਚ ਨੌਕਰੀਆਂ ਕਰਨੀਆਂ ਹੋਈਆਂ, ਅੱਜ ਕਿਤੇ ਤੇ ਕੱਲ੍ਹ ਕਿਤੇ ਮੂੰਹੀ ਮੁੜਨੀ, ਪਿੱਛੌ ਅੱਲੜ੍ਹ ਜਵਾਨੀਆਂ ਦੀ ਸਾਰ ਕੌਣ ਲਵੇ। ਮੁਟਿਆਂਰਾਂ ਦੀ ਇਹ ਹੋਈ ਪਰ ਛੁਪੀ ਸ਼ਿਕਾਇਤ ਗਿੱਧੇ ਦੇ ਬੋਲਾਂ ਰਾਹੀਂ ਤੀਆਂ ਦੇ ਪਿੜਾਂ ਵਿੱਚ ਬੇਝਿੱਜਕ ਹੋ ਕੇ ਪ੍ਰਗਟ ਹੁੰਦੀ ਹੈ। ਨੌਕਰ ਨੂੰ ਨਾ ਦੇਈਂ ਬਾਬਲਾ ਹਾਲੇ ਪੁੱਤ ਬਥੇਰੇ, ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ, ਵਿੱਚ ਪ੍ਰਦੇਸ਼ਾਂ ਡੇਰੇ, ਨੌਕਰ ਨਾਲੋਂ ਐਵੇਂ ਚੰਗੇ ਦਿਨ ਕੱਟ ਲੂੰ ਘਰ ਤੇਰੇ।

ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਦੇ ਰੂਪ ਵਿੱਚ ਗੁਰਗੱਦੀ ਤੇ ਬਿਰਾਜਮਾਨ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪੱਚੀ ਸਾਲ ਤੱਕ ਸਿੱਖਾਂ ਦੀ ਅਗਵਾਈ ਕੀਤੀ ਉਹਨਾਂ ਵੱਲੋਂ ਸਿੱਖ ਧਰਮ ਦੇ ਵਿਕਾਸ ਲਈ ਕੀਤੇ ਮਹਾਨ ਕਾਰਜਾਂ ਨੇ ਸਿੱਖਾਂ ਨੂੰ ਨਵੀਂ ਸੋਚ ਅਤੇ ਨਵੀਂ ਦਿਸ਼ਾ ਪ੍ਰਦਾਨ ਕੀਤੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਹਰਿਮੰਦਰ ਸਾਹਿਬ ਸਾਹਿਬ ਦਾ ਨਿਰਮਾਣ ਕਰਵਾ ਕੇ ਅੰਮ੍ਰਿਤਸਰ ਨੂੰ ਸਿੱਖਾਂ ਦੇ ਮਹਾਨ ਅਧਿਆਤ ਕੇਂਦਰ ਦੇ ਰੂਪ ਵਿੱਚ ਸਥਾਪਿਤ ਕੀਤਾ ਅਤੇ ਇਸ ਧਰਮ ਲਈ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਕਰਕੇ ਸਿੱਖ ਧਰਮ ਨੂੰ ਪੂਰਨ ਰੂਪ ਵਿੱਚ ਇੱਕ ਵੱਖਰੇ ਧਰਮ ਦੇ ਰੂਪ ਵਿੱਚ ਪਹਿਚਾਨ ਦਿੱਤਾ ਉਹਨਾਂ ਦੀ ਸ਼ਹੀਦੀ ਨੇ ਸਿੱਖਾਂ ਵਿੱਚ ਧਰਮ ਲਈ ਸਭ ਕੁਝ ਕੁਰਬਾਨ ਕਰਨ ਦਾ ਜਜ਼ਬਾ ਭਰਿਆ ਆਓ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿੱਖ ਧਰਮ ਨੂੰ ਮਹਾਨ ਦੇਣ ਅਤੇ ਉਹਨਾਂ ਦੀ ਲਾਸ਼ਾਹੀ ਲ ਲਾਸ਼ਾਨੀ ਸ਼ਹੀਦੀ ਬਾਰੇ ਜਾਣੀਏ, ਮੁੱਢਲਾ ਜੀਵਨ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ ਪੰਦਰਾਂ ਅਪ੍ਰੈਲ, ਉੱਨੀ ਪੰਦਰਾਂ ਸੌ ਤਰੇਹਠ ਈਸਵੀ ਨੂੰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਅਤੇ ਬੀਬੀ ਭਾਨੀ ਅਤੇ ਘਰ

ਉਹ ਬਚਪਨ ਤੋਂ ਹੀ ਬੁੱਧੀਮਾਨ ਅਤੇ ਧਾਰਮਿਕ ਪ੍ਰਭਾਵਿਤ ਵਾਲੇ ਸਨ।

ਉਹਨਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਰਾਮਦਾਸ ਜੀ ਤੋਂ ਅਧਿਆਤਮਿਕ ਅਤੇ ਗੁਰਬਾਣੀ ਦੀ ਸਿੱਖਿਆ ਪ੍ਰਾਪਤ ਕੀਤੀ। ਪੰਦਰਾਂ ਸੌ ਉਣਾਸੀ ਈਸਵੀ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਦਾ ਵਿਆਹ ਮੀਓ ਪਿੰਡ ਫਿਲੌਰ ਦੇ ਕ੍ਰਿਸ਼ਨ ਚੰਦ ਜੀ ਦੇ ਪੁੱਤਰੀ ਗੰਗਾ ਦੇ ਨਾਲ ਹੋਇਆ। ਪੰਦਰਾਂ ਸੌ ਪਚਾਨਵੇਂ ਈਸਵੀ ਵਿੱਚ ਆਪ ਜੀ ਦੇ ਘਰ ਪੁੱਤਰ ਨੇ ਜਨਮ ਲਿਆ। ਜੋ ਕਿ ਸਿੱਖ ਦੇ ਛੇਵੇਂ ਗੁਰੂ ਸਨ। ਗੁਰੂ ਹਰਗੋਬਿੰਦ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਸ੍ਰੀ ਗੁਰੂ ਰਾਮਦਾਸ ਜੀ ਨੇ ਤਿੰਨ ਪੁੱਤਰ ਪਿਰਥੀਚੰਦ ਪ੍ਰਿਥਵੀ, ਮਹਾਂਦੇਵ ਅਤੇ ਸ੍ਰੀ ਅਰਜਨ ਦੇਵ ਸਨ ਪਿਰਥੀਆ ਸਭ ਤੋਂ ਵੱਡਾ ਪੁੱਤਰ ਸੀ ਉਹਨਾਂ ਬਹੁਤ ਹੀ ਬੇਈਮਾਨ ਅਤੇ ਲਾਲਚੀ ਸੀ ਸਿੱਖ ਪ੍ਰਥਾ

ਨਹੀਂ ਸੀ ਸੀ, ਸ੍ਰੀ ਅਰਜਨ ਦੇਵ ਜੀ ਜੀ ਨੂੰ ਬਹੁਤ ਹੀ ਨਿਮਰ ਅਤੇ ਆਗਿਆਕਾਰੀ ਸਨ ਉਨ੍ਹਾਂ ਦੀ ਸੇਵਭਾਵਾਂ ਅਤੇ ਭਗਤੀ ਕਾਰਨ ਸ੍ਰੀ ਰਾਮਦਾਸ ਜੀ ਨੇ ਪੰਦਰਾਂ ਸੌ ਇਕਆਸੀ ਈਸਵੀ ਵਿੱਚ ਉਨ੍ਹਾਂ ਨੂੰ ਪੰਜਵੇਂ ਸਿੱਖ ਗੁਰੂ ਵੱਲੋਂ ਗੁਰਗੱਦੀ ਤੇ ਬਿਰਾਜਮਾਨ ਕੀਤਾ।

ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਕੰਮ ਕੀਤੇ। ਅੰਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਦੀ ਉਸਾਰੀ ਰਾਮਦਾਸਪੁਰ ਅੰਮ੍ਰਿਤਸਰ ਨਗਰ ਦੀ ਸਥਾਪਨਾ ਗੁਰੂ ਰਾਮਦਾਸ ਜੀ ਨੇ ਕੀਤੀ ਸੀ, ਉਨ੍ਹਾਂ ਨੇ ਅੰਮ੍ਰਿਤਸਰ ਅਤੇ ਸੰਤੋਖ ਦੇ ਨਾ ਸਰੋਤ ਦੇ ਨਿਰਮਾਣ ਦਾ ਕੰਮ ਵੀ ਸ਼ੁਰੂ ਕਰਵਾਇਆ, ਪਰ ਇਹ ਕੰਮ ਗੁਰੂ ਅਰਜਨ ਦੇਵ ਜੀ ਦੇ ਸਮੇਂ ਸੰਪੂਰਨ ਹੋਏ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਾਰ ਇੱਕ ਧਰਮ ਨਾਲ ਇੱਕ ਸਾਲ ਦਾ ਨਿਰਮਾਣ ਕਰਵਾਇਆ ਜਿਸ ਦਾ ਨਾਂ ਹਰਿਮੰਦਰ ਈਸ਼ਵਰ ਦਾ ਘਰ ਰੱਖਿਆ ਗਿਆ। ਹਰਿਮੰਦਰ ਸਾਹਿਬ ਦੀ ਨੀਂਹ ਪੰਦਰਾਂ ਸੌ ਇਕਆਸੀ ਪੰਦਰਾਂ ਸੌ ਅਠਾਸੀ ਈਸਵੀ ਵਿੱਚ ਪ੍ਰਸਿੱਧ ਸੂਫ਼ੀ ਫ਼ਕੀਰ ਮੀਆਂ ਮੀਰ ਜੀ ਨੇ ਰੱਖੀ ਛੋਲਾਂ ਸੌ ਚਾਰ ਈਸਵੀ ਵਿੱਚ ਹਰਿਮੰਦਰ ਸਾਹਿਬ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ। ਦੂਜਾ ਆਦਿ ਗ੍ਰੰਥ ਸਾਹਿਬ ਦਾ ਸੰਪਾਦਨ ਸ੍ਰੀ ਗੁਰੂ ਅਰਜਨ ਦੇਵ ਜੀ ਸਮੇਂ ਤੱਕ ਸਿੱਖ ਧਰਮ ਬਹੁਤ ਫੈਲ ਚੁੱਕਿਆ ਸੀ, ਸਿੱਖ ਗੁਰੂਆਂ ਨੇ ਕਾਫੀ ਮਾਤਰਾਵਾਂ ਵਿੱਚ ਬਾਣੀ ਦੀ ਰਚਨਾ ਕਰ ਲਈ, ਸ੍ਰੀ ਗੁਰੂ

ਸਿੱਖਾਂ ਨੂੰ ਸਾਹਿਬਾਨ ਦੀ ਬਾਣੀ ਦਾ ਗਿਆਨ ਕਰਵਾਉਣ ਅਤੇ ਉਸ ਦੀ ਸੰਭਾਲ ਕਰਨ ਲਈ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਕੇ ਸਿੱਖ ਨੂੰ ਇੱਕ ਵੱਖਰਾ ਧਾਰਮਿਕ ਗ੍ਰੰਥ ਪ੍ਰਦਾਨ ਕੀਤਾ, ਗ੍ਰੰਥ ਦੇ ਸੰਕਲਨ ਦਾ ਕੰਮ ਅੰਮ੍ਰਿਤਸਰ ਵਿਖੇ ਰਾਮ ਸਰੋਵਰ ਦੇ ਕੰਢੇ ਏਕਾਂਤ ਸਥਾਨ ਤੇ ਆਰੰਭ ਕੀਤਾ ਗਿਆ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਬੋਲ ਕੇ ਭਾਈ ਗੁਰਦਾਸ ਜੀ ਤੋਂ ਬਾਣੀ ਨੂੰ ਲਿਖਵਾਇਆ ਅਤੇ ਆਦਿ ਗ੍ਰੰਥ ਸਾਹਿਬ ਜੀ ਦੇ ਵਿੱਚ ਸਿੱਖ ਗੁਰਦੁਆਰਾਂ ਦੀ ਬਾਣੀ ਨੂੰ ਛਕਵਾਇਆ। ਆਦਿ ਸਾਹਿਬ ਦੀ ਸਿੱਖ ਇੱਕ ਗੁਰੂਆਂ ਦੀ ਬਾਣੀ ਤੋਂ ਇਲਾਵਾ ਕਈ ਹਿੰਦੂ ਭਗਤਾਂ, ਸੂਫ਼ੀ ਸੰਤਾਂ, ਭੱਟਾਂ ਅਤੇ ਗੁਰਸਿੱਖਾਂ ਦੇ ਸ਼ਬਦਾਂ ਨੂੰ ਸਥਾਨ ਵਿੱਚ ਦਿੱਤਾ ਗਿਆ, ਛੋਲਾਂ ਸੌ ਚਾਰ ਈਸਵੀ ਵਿੱਚ ਆਦਿ ਗ੍ਰੰਥ ਸਾਹਿਬ ਜੀ ਦੇ ਸੰਕਲਨ ਕਰਨ ਸੰਕਲ ਦਾ ਕੰਮ ਸੰਪੂਰਨ ਹੋਇਆ ਅਤੇ ਇਸਦਾ ਪਹਿਲਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਬਾਬਾ ਬੁੱਢਾ ਜੀ ਨੂੰ ਇਸ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਕੀਤਾ ਗਿਆ। ਸ੍ਰੀ ਗੁਰੂ ਅਰਜਨ ਦੇਵ ਜੀ ਦੀ ਨੇ ਵਡਲਾਈ ਪਿੰਡ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਇੱਕ ਖੂਹ ਖੁਦਵਾਇਆ ਅਤੇ ਉਸ ਖੂਹ ’ਤੇ ਛੇ ਹਰਟ ਲਗਵਾਏ। ਇਸ ਤੋਂ ਬਾਅਦ ਇਸ ਪਿੰਡ ਦਾ ਨਾਂ ਛੇਹਰਟਾ ਪੈ ਗਿਆ ਮਸੰਦ ਪ੍ਰਥਾ ਸ੍ਰੀ ਗੁਰੂ ਰਾਮਦਾਸ ਜੀ ਨੇ ਸ਼ੁਰੂ ਸ਼ੁਰੂ ਕੀਤਾ ਸੀ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਸੰਦ ਪ੍ਰਥਾ

ਬਾਉਲੀ ਦਾ ਨਿਰਮਾਣ ਗੁਰੂ ਜੀ ਨੇ ਪੰਦਰਾਂ ਸੌ ਨੜ੍ਹਿਨਵੇਂ ਈਸਵੀ ਵਿੱਚ ਆਪਣੀ ਲਾਹੌਰ ਯਾਤਰਾ ਦੌਰਾਨ ਡੱਬੀ ਬਜ਼ਾਰ ਵਿੱਚ ਇੱਕ ਬਾਉਲੀ ਦਾ ਨਿਰਮਾਣ ਕਰਵਾਇਆ ਜਿਸ ਨਾਲ ਸਥਾਨਕ ਖੇਤਰ ਦੇ ਪਾਣੀ ਦੀ ਕਮੀ ਨੂੰ ਦੂਰ ਕੀਤਾ ਜਾ ਸਕਿਆ। ਗੁਰੂ ਅਰਜਨ ਦੇਵ ਜੀ ਦੇ ਵਡਲਾਈ ਪਿੰਡ ਵਿੱਚ ਪਾਣੀ ਦੀ ਘਾਟ ਪੂਰੀ ਕਰਨ ਲਈ ਇੱਕ ਖੂਹ ਖੁਦਵਾਇਆ ਅਤੇ ਉਸ ਉੱਪਰ ਲਗਾਇਆ, ਇਸ ਬਾਅਦ ਇਸ ਪਿੰਡ ਦਾ ਨਾਂ ਪੈ ਗਿਆ। ਕੁਛ ਸਮੇਂ ਬਾਅਦ ਪ੍ਰਥਾ ਵਿੱਚ ਕਈ ਬੁਰਾਈਆਂ ਆ ਗਈਆਂ ਚਲੋ ਵੀ ਤੁਹਾਨੂੰ ਮੇਰਾ ਗੀਤ ਪਸੰਦ ਆਇਆ ਹੋਊਗਾ, ਧੰਨਵਾਦ। Thank you, have a nice day

ਹੰਜੀ hello ਸਤਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ aunty ਜੀ ਕਿ ਹਾਲ ਚਾਲ ਏ

ਬੱਸ ਵੇਹਲੇ ਬੈਠੇ ਆ

ਪਰਸੋ ਬੁੜੀਆਂ ਸਾਹਿਬ ਵੀ ਸਮਾਗਮ ਸੀ ਬਹੁਤ ਵਧੀਆ

ਕਿ ਮੈਂ ਹਾਂ ਗਯੀ ਸੀ ਗਯੀ ਸੀ ਉਥੇ ਬਹੁਤ ਵਧੀਆ program ਸੀ ਤੇ ਬੜੇ ਬੜੇ ਬਾਹਰੋਂ ਰਾਗੀ ਵੀ ਆਏ ਦੇ ਸੀ

ਕੀਰਤਨ ਸ਼ਬਦ ਕੀਰਤਨ ਬੋਲ ਰਹੇ ਸੀ ਬਹੁਤ ਆਨੰਦ ਆਯਾ

ਤੁਹਾਡੇ ਨਾਲ ਮੇਲ ਹੀ ਨਹੀਂ ਹੋਇਆ ਸੰਗਤ ਬੜੀ ਸੀ ਨਾ

ਹਨਜੀ ਹਨਜੀ ਅੱਸੀ ਤੇ ਸ਼ਾਮੀ ਚਲੇ ਗਏ ਸੀ ਤੇ ਸ਼ਾਮੀ ਓਥੋਂ ਕੀਰਤਨ ਨਿਕਲਦਾ ਨਾ ਬੁੜੀਆਂ ਸਾਹਿਬ ਲਯੀ ਅੱਛਾ ਨਹੀਂ ਅੱਸੀ ਤੇ ਰਾਤੀ ਗਏਆਂ ਬਇ ਅੱਠ ਕ ਵਜੇ ਨਾਲ ਸਾਡੇ ਆਠ ਵਜੇ ਨਾਲ ਗਏ ਆ ਤੇ ਉਸ time ਅੱਸੀ ਇੱਧਰ ਵੀ ਮੱਥਾ ਟੇਕਿਆ ਓਦਰ ਵੀ ਮੱਥਾ ਟੇਕਿਆ

ਹੈ ਇਸ ਵਾਰੀ ਇਹਨਾਂ ਨੇ program ਪੁਰਾਣੇ ਪੁਰਾਣੀ building ਚ ਰੱਖਿਆ ਨਹੀਂ ਤੇ ਹਰ ਵਾਰ ਨਵੀਂ building ਚ ਰੱਖਦੇ ਏ ਕਰਦੇ ਨੇ ਤੇ ਉਹਦੋ ਜਦੋ ਇਹਨਾਂ ਨੇ ਪੁਰਾਣੀ building ਚ ਪਿਛਲੀ ਵਾਰ ਕੀਤਾ ਤੇ ਬਰਸਾਤ ਬੜੀ ਆ ਗਯੀ ਸੀ ਯਾਦ ਹੋਣਾ ਤੁਹਾਨੂੰ ਵੀ

ਹਾਂ ਆਏ ਸੀ ਤੇ ਬਰਸਾਤ ਬੜੀ ਆਈ ਅੱਸੀ ਬੈਠੇ ਦੇ ਸੀ ਸ਼ਬਦ ਗਏ ਰੇ ਸੀ ਬੜਾ ਅਨੰਦ ਆ ਰੇਯਾ ਸੀ ਤੇ ਓਥੇ ਜਦੋ ਬਰਸਾਤ ਆ ਈ ਨਾ ਤੇ ਸਾਰੀ ਸੰਗਤ ਉੱਠ ਗਯੀ ਤੇ ਬਾਬਾ ਜੀ ਨੇ ਕੇਯਾ ਕੋਈ ਨਹੀਂ ਸੰਗਤ ਉਠੇ ਗੀ ਪੰਜ ਵਾਰੀ ਤੁਸੀ ਵਾਹਿਗੁਰੂ ਵਾਹਿਗੁਰੂ ਬੋਲੋ ਪੰਜ ਵਾਰੀ ਬੋਲਿਆ ਬਾਰਿਸ਼ ਕਹਿੰਦੀ ਕਿਥੇ ਗਯੀ ਪਤਾ ਨਹੀਂ ਚਲਿਆ ਬਾਰਿਸ਼ ਗਯੀ ਕਿਥੇ ਹਨਜੀ ਹਨਜੀ ਮੈਂ ਓਥੇ ਸੀ ਉਸ time

ਹਨਜੀ ਹਨਜੀ ਹੰ ਹੋਰ ਪਰਸੋ ਜੇੜਾ program ਹੋਇਆ ਉਹ ਵੀ ਬਹੁਤ ਆਨੰਦ ਆਯਾ

ਹਨਜੀ stall ਵੀ ਬਹੁਤ ਲੱਗੇ ਦੇ ਸੀ ਲੰਗਰ ਵੀ ਖੂਬ ਸੀ

ਅੱਛਾ ਲੰਗਰ ਬਣਿਆ ਹੋਇਆ ਸੀ ਹੋਰ ਤੁਸੀ ਵੀ ਅੱਸੀ ਤੇ ਸੱਤ ਸਾਡੇ ਛੇ ਚਲੇ ਗਏ ਸੀ ਨਾ ਤੇ ਫੇਰ ਨਗਰ ਕੀਰਤਨ ਪਹਿਲਾ ਨਿਕਲਿਆ ਨਗਰ ਕੀਰਤਨ ਬੁੜੀਆਂ ਸਾਹਿਬ ਓਥੇ ਜੇੜ੍ਹਾ ਓਧਰ ਸ਼ਹਿਰ ਹੈਗਾ ਬੁੜੀਆਂ ਸ਼ਹਿਰ ਉਥੇ ਸਾਰਾ ਅੰਦਰ ਓੰਨੇ overlap ਹਨਜੀ ਫੇਰ ਓਥੋਂ ਦੀ ਅੰਦਰੋਂ ਪੂਰਾ ਉਹਨਾਂ ਦੇ ਪੂਰੇ ਸ਼ਹਿਰ ਵਿਚ ਨਗਰ ਕੀਰਤਨ ਨਿਕਲਿਆ ਤੇ ਫੇਰ ਓਥੇ ਬਹੁਤ ਓਹਨਾ ਨੇ ਸਤਿਕਾਰ ਕੀਤਾ ਓਥੋਂ ਦੀਆ ਸੰਗਤਾਂ ਨੇ

ਹੰਜੀ ਬਹਿਤ stall ਲੱਗੇ ਦੇ ਸੀ ਓਥੇ ਤੇ ਅੱਸੀ ਗਏ ਨਹੀਂ ਅੱਸੀ ਗਏ ਬੜੀ late ਆ

ਅ ਫੇਰ ਤੁਸੀ ਫੇਰ ਸਾਰੇ

ਹਨਜੀ ਪਾਲਕੀ ਸਾਹਿਬ ਬਹੁਤ ਸੋਹਣੀ ਸਜਾਇ ਦੀ ਸੀ ਤੇ ਪਿਛੇ ਜਥ੍ਹੇ ਸਨ ਅ ਸੁਖਮਨੀ society ਸਨ ਕੀਰਤਨ ਸਨ ਅ ਬਹੁਤ ਸਤਿਕਾਰ stall ਵੀ ਸਨ ਕਾਫੀ ਦੋ ਘੰਟੇ ਲੱਗ ਗਏ ਨਗਰ ਕੀਰਤਨ ਨੂੰ ਫੇਰ ਉਸਤੋਂ ਬਾਦ ਉਹ ਵਾਪਿਸ ਬੁੜੀਆਂ ਸਾਹਿਬ ਆਯਾ

ਤੇ ਹਨਜੀ ਹਨਜੀ ਫੇਰ ਬੁੜੀਆਂ ਸਾਹਿਬ ਅੱਠ ਵਜੇ ਮੇਰੇ ਖ਼ਯਾਲ program ਸ਼ੁਰੂ ਹੋਇਆ ਅੱਠ ਵਜੇ ਹਾਂ ਅੱਠ ਵਜੇ program ਸ਼ੁਰੂ ਹੋਇਆ ਹਾਂ ਪਹਿਲੇ ਮੇਰੇ ਖਿਆਲ ਮੀਰੀ ਪੀਰੀ ਵਾਲੇ ਓਹਨਾ ਨੇ ਕੀਰਤਨ ਕੀਤਾ ਸੀ ਸ਼ਾਇਦ ਮਈ ਘਰ ਆ ਗਯੀ ਸੀ ਉਸ time ਅ ਫੇਰ ਵੀ ਐਵੀ ਜੇੜੇ ਬੈਠੇ ਦੇ ਸੀ ਰਾਗੀ ਪਤਾ ਨਹੀਂ ਕਿਉਂ ਨਾਂ ਇਹਨਾ ਦਾ ਇਹਨਾਂ ਨੇ ਵੀ ਬਹੁਤ ਵਧੀਆ ਸ਼ਬਦ ਗਾਏ ਕੀਰਤਨ ਕੀਤਾ ਬਹੁਤ ਅੱਛਾ ਕਰ ਰਹੇ ਸੀ ਉੱਠਣ ਨੂੰ ਦਿਲ ਨਹੀਂ ਸੀ ਕਰਦਾ ਫੇਰ time ਹੋ ਗਯਾ ਸੀ ਸਾਡੇ ਦੱਸ ਵੱਜ ਗਏ ਸੀ ਤੇ ਅੱਸੀ ਕਿਆ ਚਲਣੇ ਆ ਘਰ

ਤੇ ਮੈਂ ਤੇ ਅੱਠ ਵਜੇ ਘਰ ਆਗਯੀ ਸੀ ਨਾ ਮੰਮੀ ਜੀ ਘਰ ਹੁੰਦੇ ਏ ਨਾ ਉਹਨਾਂ ਨੂੰ ਫੇਰ ਖਾਣਾ ਖੁਆਣਾ ਸੀ

ਹਾਂ ਫੇਰ ਉਹਨਾਂ ਨੂੰ ਖਾਣਾ ਖੁਆ ਕੇ ਫੇਰ ਚਲੇ ਗਏ ਵਾਪਿਸ

ਹਮਜੀ ਨਹੀਂ ਮੰਮੀ ਚੱਲ ਨਹੀਂ ਪੈਂਦੇ ਨਾ ਜ਼ਿਆਦਾ

ਹਨਜੀ ਤੇ ਨਾਲੇ ਉਹ youtube ਤੇ ਆ ਰੇਯਾ ਸੀ ਤੇ ਅੱਸੀ ਤੇ youtube ਤੇ ਲਗਾਤਾ ਓਹਨਾ ਨੂੰ ਘਰ ਓਹਨਾ ਨੇ ਬੈਠ ਕ ਸਾਰੇ ਦਰਸ਼ਨ ਕੀਤੇ ਰਾਤੀ ਇੱਕ ਵੱਜੇ ਤੱਕ ਭੋਗ ਪੇਯਾ ਹਾਂਜੀ ਅੱਛਾ ਰਾਤੀ ਇੱਕ ਵਜੇ ਪੈ ਯਾ ਭੋਗ ਹਾਂ ਸਾਡੇ ਬਾਰਹ ਓਹਨਾ ਨੇ ਅਰਦਾਸ ਸ਼ੁਰੂ ਕਰਤੀ ਸੀ ਇੱਕ ਵੱਜ ਗਯਾ ਸੀ ਹਨਜੀ

ਨਹੀਂ ਨਹੀਂ ਲੰਗਰ ਛਕਿਆ ਲੰਗਰ ਤੇ ਬਹੁਤ ਜ਼ਿਆਦਾ ਸੰਗਤ ਸੀ ਇੱਕ ਘੰਟਾ ਬਾਹਰ ਖੜੇ ਰੇਯਾ ਤਾ ਜਾਕੇ ਵਾਰੀ ਆਈ ਲੰਗਰ ਦੀ ਬਹੁਤ ਸੰਗਤ ਸੀ ਫੇਰ ਵੀ ਓਥੇ ਬਾਰਿਸ਼ ਚ ਥੋੜੀ ਥੋੜੀ ਹਲਕੀ ਹਲਕੀ ਬੂੰਦਾਂ ਬਾਂਦੀ ਅ ਲੱਗ ਪਯੀ ਸੀ ਆਣ

ਤੇ ਏਨੀ ਭੀੜ ਹੋਣ ਦੇ ਕਾਰਨ ਅੱਸੀਂ ਤੇ ਫੇਰ ਪੇਡੇ ਥੱਲੇ ਜਾ ਕ ਖਲੋ ਗਏ ਮਈ ਕਿਆ ਜਦੋ ਦੇਖ ਗਏ ਵਾਰੀ ਆਏਗੀ ਤੇ ਚਲੇ ਜਾਵਾਂ ਗਏ ਉਹ ਫੇਰ ਪਤਾ ਲਗਿਆ ਬਾਯੀ ਉਹ BACKSIDE ਉਹ ਗੁਰੂਦੁਆਰੇ ਜਿਥੇ bathroom ਬਨੇਨੇ ਓਧਰਲੇ ਪਾਸੇ ਲੰਗਰ ਖੁਆਂਦੇ ਪਏ ਸੀ ਫੇਰ ਅੱਸੀ ਓਧਰਲੇ ਪਾਸੇ ਬੈਠ ਕੇ ਤੇ ਲੰਗਰ ਖਾਯਾ ਲੰਗਰ ਬਹੁਤ ਸਵਾਦ ਸੀ ਖੀਰ ਬਹੁਤ tasty ਸੀ ਅੱਛਾ ਅੱਛਾ ਖੀਰ ਵੀ ਸੀ ਸਾਨੂ ਖੀਰ ਨਹੀਂ ਮਿਲੀ ਅੱਛਾ ਜੀ ਖੀਰ ਤੇ ਦੋ ਵਾਰੀ ਖਾਦੀ ਅੱਸੀ ਤਾਂ ਅੱਛਾ ਅੱਛਾ late ਹੋ ਗਏ ਸੀ ਨਾ ਅੱਸੀ ਫੇਰ ਕੀਰਤਨ ਸੁਣਨ ਬੈਠ ਗਏ late ਅੰਦਰ ਗਏ ਤੇ ਫੇਰ ਉਹ ਫੇਰ ਸਮਾਪਤੀ ਹੋ ਗਯੀ ਹੋਣੀਏ

ਅੱਸੀ ਥੋੜੀ late ਲੰਗਰ ਛਕਣ ਗਏ ਨਾ

ਹਾਂ ਫੇਰ ਉਹ ਖੀਰ ਦੀ ਸਮਾਪਤੀ ਹੋ ਗਯੀ ਹੋਣੀਏ

ਉਹਵੀ ਤੇ ਫੇਰ ਸੰਗਤ ਵੀ ਤੇ ਹਨੀ ਬੈਠੀ ਹੋਣੀਏ ਉਹਦੋਂ ਹਨਜੀ ਪੂਰੀ ਸੰਗਤ ਬੈਠੀ ਦੀ ਸੀ ਸਾਡੇ ਬਾਰਹ ਵਜੇ ਤੱਕਣ ਜਿਸ time ਹੁਕਮਨਾਮਾ ਲੈਯਾ ਉਹਨਾਂ ਨੇ ਤੇ ਫੇਰ ਸਾਰੀ ਸੰਗਤ ਕਾਫੀ ਸੰਗਤ ਸੀ

ਕਹਿ ਰੇ ਸੀ ਬਇ ਲੰਗਰ ਤੇ ਮਸਤਾਨਾ ਹੋ ਗਯਾ ਲੰਗਰ ਤੇ ਮਸਤਾਨਾ ਹੋ ਗਯਾ ਫਟਾਫਟ ਖਾਲੋ ਫਟਾਫਟ ਖਾਲੋ ਅੱਛਾ ਅੱਛਾ ਹਨਜੀ ਨਹੀਂ ਫੇਰ

ਅੱਸੀ ਤੇ ਅੱਸੀ ਤੇ ਜਾਂਦਿਆਂ ਮੱਠਾ ਟੇਕ ਕੇ ਫੇਰ ਨਾਲੇ ਨਾਲੇ ਖਾ ਲਿਆ ਸੀ ਲੰਗਰ ਮੈਂ ਕਿਆ ਫੇਰ ਵਾਪਸ ਚ ਫੇਰ ਓਹਨਾ ਦਾ ਕਿਸ ਤਰ੍ਹਾਂ ਹਿਸਾਬ ਏ ਦੁਨੀਆ ਇੰਨੀ ਈ ਦੀ ਏ ਤੇ ਹਿਸਾਬ ਨਾਲ ਈ ਫੇਰ ਮਿਲਣਾ ਏ ਪਹਿਲੋਂ ਪਹਿਲੋਂ ਲੰਗਰ ਹੀ ਛਕੋ ਫੇਰ ਬੈਠਾਂ ਗੇ stall ਵਿਚ ਕੋਈ ਨਹੀਂ ਵਡਿਆ stall ਵਿਚ ਕੋਈ ਚੀਜ ਨਹੀਂ ਖਾਇ

ਹਨਜੀ ਹਨਜੀ ਹੋਰ ਇਸ ਕਰਕੇ ਨਾ ਬਹੁਤ ਸੰਗਤ ਕਿਉਂਕਿ ਇਸ ਵਾਰੀ ਇਹਨਾਂ ਨੇ ਪੁਰਾਣੀ building ਚ ਰੱਖਿਆ ਨਾ ਤੇ ਬਹੁਤ ਜਯਦਾ confused ਜਿਯਾ ਹੋ ਗਯਾ ਸੀ ਜਿਥੇ ਮੱਥਾ ਟੇਕਣ ਦੀ ਜਗਹ ਹੈ ਓਥੇ ਤੇ ਮਤਲਬ ਬੜੀ ਮੁਸ਼ਕਿਲ ਨਾਲ ਨਿਕਲ ਕ ਜਾਣਾ ਪੈ ਰੇਯਾ ਸੀ

ਨਹੀਂ ਤੇ ਵੱਡੇ hall ਚ ਕਰਦੇ ਏ ਪਿਛਲੀ ਵਾਰ ਤੇ ਵੱਡੇ hall ਚ ਕੀਤਾ ਸੀ ਇਹਨਾਂ ਨੇ ਸਾਮ੍ਹਣੇ hello hello ਐਦਕੀ stall ਵੀ ਈਹਨਾ ਨੇ ਅ ਪਹਿਲੇ ਖੁੱਲੇ ਪਾਸੇ ਲਾਏ ਹੋਏ ਸੀ

ਗੋਲ ਗੱਪੇ ਸੀ ਤੇ ਅ ਗਣੇ ਦਾ ਰੱਸ ਸੀ

ਹੋਰ ਵੀ ਕਿ ਕੁਲਫੀਆਂ ਸੀ ice cream ਸੀ ਬੜੇ ਬੜੇ stall ਵੀ ਲੱਗੇ ਹੋਏ ਸੀ

ਹਨਜੀ ਤੁਹਾਡੀ hello

ਹਨੀ ਹਨਜੀ ਬੋਲੋ ਨਾ ਮੈਂ ਤੁਹਾਨੂੰ ਕਹਿ ਰਿਯਾ ਓਦਰ stall ਵੀ ਮਈ ਕਿਆ ਬਹੁਤ ਲੱਗੇ ਹੋਏ ਸੀ

ਨਾ ਆਹੋ ਇਦਰਲੀ side ਨਾ ਲੱਗਾ ਤੇ ਸੀ ਅੱਗੇ ਬਾਹਰ ਸੜਕ ਤੇ ਲਗਾਏ ਸੀ ਪਿਛਲੀ ਵਾਰੀ ਇਹਨਾਂ ਨੇ ਤੇ ਹੁਣ ਫੇਰ ਅੰਦਰ ਹੀ ਲਾਤੇ ਨੇ

ਹਨਜੀ ਫੇਰ ਵੀ ਭੀੜ ਤੇ ਬਹੁਤ ਜ਼ਿਆਦਾ ਸੀ ਅੱਗੋਂ ਨਾਲੋਂ ਜ਼ਿਆਦਾ ਭੀੜ ਹੁੰਦੀ ਏ ਹਰ ਵਾਰ ਹੁੰਦੀ ਏ ਬਾਬੇ

ਹਨਜੀ ਪਿੰਡ ਨੇ ਨਾ ਬਹੁਤ ਬਹੁਤ ਕੋਲ ਨੇੜੇ ਫੇਰ ਯਮੁਨਾਨਗਰ ਤੋਂ ਵੀ ਸਾਰੀਆਂ ਸੰਗਤਾਂ ਤੇ ਸ਼ਰਧਾ ਹੀ ਬੜੀ ਏ ਗੁਰੂ ਤੇਗ ਬਹਾਦਰ ਜੀ ਦਾ ਸਥਾਨ ਹੈਗਾ ਤੇ ਅੱਛਾ ਪਿੰਡ ਵੀ ਹੈਗੇ ਨੇ ਕੋਲ ਬੁੜੀਆਂ ਸਾਹਿਬ ਹਨਜੀ ਹਨਜੀ ਅੱਗੇ ਜਾ ਕ ਬੜੇ ਪਿੰਡ ਹੈਗੇ ਨੇ ਅੱਛਾ ਜੀ ਤੁਸੀ ਓਹੱਦਰ ਪਿੰਡਾਂ ਵੱਲ ਤੇ ਕਦੀ ਅੱਸੀ ਗਏ ਨਹੀਂ ਤੁਸੀ ਜਾਂਦੇ ਹੁੰਦੇ ਹੋ

ਪਰ ਅੱਸੀ ਕਦੇ ਗਏ ਨਹੀਂ ਸੁਣਿਆ ਤੇ ਹੈ ਪਿੰਡ ਬੜੇ ਨੇ ਪਰ ਗਏ ਨਹੀਂ ਹਨਜੀ ਉਹ ਨਦੀ